Hello ਹੋਰ ਕੈਸੇ ਹੋ?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 ਮੈਂ ਵੀ ਠੀਕ ਹਾਂ, ਹੋਰ ਕੀ ਕਰਦੇ?

ਉਹ ਹਾਂ ਯਾਰ ਮੈਂ ਨਾ ਘੁੰਮਣ ਜਾਣਾ ਆਂ ਕਿਤੇ ਜਗ੍ਹਾ ਤੇ ਤੁਸੀਂ suggest ਕਰੋ, ਕਿੱਥੇ ਜਾਵਾਂ ਘੁੰਮਣ। ਹਾਏ ਯਾਰ ਨੇਕੀ ਔਰ ਪੁੱਛ ਪੁੱਛ, ਤੁਹਾਨੂੰ ਪਤਾ ਹੀ ਆ ਆਪਣੇ ਭਾਰਤ 'ਚ ਕਿੰਨੀ ਵਧੀਆ ਵਧੀਆ place ਹੈਗੇ ਆ ਘੁੰਮਣ ਨੂੰ, ਉੱਥੇ ਜਾ ਸਕਦੇ ਹੋ ਤੁਸੀਂ, ਸਭ ਤੋਂ ਵਧੀਆ ਗੱਲ ਪਤਾ ਕਿੱਥੇ ਹੈ, ਗੋਆ ਜਾਓ।

ਦੱਸ ਦਿੰਦੀ ਦੱਸ ਦਿੰਦੀ ਹਾਂ, ਤੁਸੀਂ ਫਿਰ decide ਕਰ ਲਇਓ ਕਿੱਥੇ ਜਾਣਾ ਤੁਸੀਂ, ਠੀਕ ਆ ਤੁਸੀਂ ਨੇੜੇ ਤੇੜੇ ਸਕਦੇ ਹੋ, ਠੀਕ ਆ, ਮਨਾਲੀ ਜਾ ਸਕਦੇ ਹੋ, ਊਟੀ ਜਾ ਸਕਦੇ ਹੋ, ਗੋਆ ਜਾ ਸਕਦੇ ਹੋ। ਹਾਂ, ਗੋਆ ਵੀ ਵਧੀਆ ਜਗ੍ਹਾ ਓਦਾਂ ਘੁੰਮਣ ਲਈ ਤਾਂ। ਬਹੁਤ ਵਧੀਆ ਯਾਰ ਬਹੁਤ ਜ਼ਿਆਦਾ, ਮੈਂ ਤਾਂ ਬਸ ਸੁਣਿਆ ਹੈ, ਮੈਂ ਕਦੇ ਗਈ ਨਹੀਂ ਹੈਗੀ ਬਾਕੀ ਤੁਸੀਂ ਜਾ ਸਕਦੇ ਹੋ।

ਸ਼ਾਂਤੀ ਪੂਰਵਕ ਜਾਂ ਤਾਂ ਅਹ ਤੁਸੀਂ ਗੱਲ ਕਰਦੇ ਪਏ ਹੋ ਤੇ budget ਤੇ ਅਸੀਂ ਗੱਲ ਕਰੀਏ ਨਾ ਤਾਂ ਤੁਸੀਂ ਉੱਥੇ ਜਾ ਸਕਦੇ ਹੋ, ਅੰਮ੍ਰਿਤਸਰ, ਅੰਮ੍ਰਿਤਸਰ ਨਾ ਤੁਹਾਨੂੰ golden temp~ ਹਾਂਜੀ ਬਹੁਤ ਵਧੀਆ ਜਗ੍ਹਾ ਉਹ ਤਾਂ। ਹਾਂਜੀ ਤੁਸੀਂ golden temple ਜਾਓ, ਤੇ ਨਾਲੇ golden temple ਜਾ ਕੇ ਤੁਸੀਂ ਉਹਦੇ ਨਾਲ ਹੀ just ਉਹ ਹੈ, ਜ਼ਿਲਿਆ ਵਾਲੇ ਬਾਗ਼, ਉੱਥੇ ਤੁਸੀਂ ਤੋਂ related ਆ, ਤੁਸੀਂ ਜੇ ਉੱਥੇ ਜਾਓਗੇ ਨਾ, ਤੁਸੀਂ ਘੁੰਮ ਵੀ ਲਓਗੇ ਤੁਹਾਨੂੰ knowledge ਵੀ ਹੋਊਗੀ, ਤੁਸੀਂ practical ਸਾਰੀਆਂ ਚੀਜ਼ਾਂ ਦੇਖੋਗੇ ਆਪਣੀਆਂ ਅੱਖਾਂ ਨਾਲ। ਹਾਂ ਉੱਥੇ history ਹੈਗਾ ਵਾ ਉੱਨੀ ਸੌ ਉੱਨੀ ਵਿੱਚ ਜ਼ਿਲਿਆ ਵਾਲਾ ਹੱਤਿਆ ਕਾਂਡ ਹੋਇਆ ਸੀ, ਉੱਥੇ ਹੀ ਹੋਇਆ ਸੀਗਾ ਪਤਾ ਨੀ। ਹਾਂਜੀ ਤੇ ਤੁਹਾਨੂੰ ਉਹ ਸਾਰੀ ਸਾਰੀ ਚੀਜ਼ਾਂ ਓਦਾਂ ਹੀ ਰੱਖ ਓਦਾਂ ਹੀ ਪਿਆ ਹੈਗਾ ਜਿੱਦਾਂ ਉਹ ਹੱਤਿਆ ਕਾਂਡ ਵਾਲੇ ਦਿਨ ਹੋਇਆ ਸੀ ਨਾ ਜਿੱਦਾਂ, ਸਾਰਾ ਕੁਛ ਓਦਾਂ ਹੀ, ਜਿੱਦਾਂ ਹਾਲੇ ਤੱਕ ਮੈਂ last time ਗਈ ਸੀ ਆਪਣੀ family ਨਾਲ। ਹਾਲੇ ਤੱਕ ਬਸ ਦੇਖਣ ਗਈ ਸੀਗੀ ਕਿ ਮਤਲਬ ਕਿੱਦਾਂ ਕਿੱਦਾਂ ਕੀ ਹੋਇਆ ਸੀ, ਤੇ ਹਾਲੇ ਤੱਕ ਨਾ ਉੱਥੇ ਇੱਟ ਜਿਹੜੀ ਇੱਟਾਂ ਵਿੱਚ ਨਾ ਉਹ ਉਹ ਗੋਲੀ ਦਾ ਨਿਸ਼ਾਨ ਹੈਗਾ ਆ, ਹਰ places ਸੀਗਾ ਖੂਹਾ ਜਿੱਥੇ ਸਾਰੇ ਤੁਸੀਂ history 'ਚ ਪੜ੍ਹਿਆ ਹੋਊਗਾ ਜੇ

ਹਾਂਜੀ ਉਹ ਖੂਹਾ ਵੀ ਓਦਾਂ ਹੀ ਪਿਆ ਹੋਇਆ ਆ ਤੇ ਬਾਕੀ

ਪਹਾੜਾਂ ਬਾਰੇ ਕੁਛ ਦੱਸੋ, ਜਿੱਥੇ ਕੋਈ ਸ਼ਾਂਤੀ ਸ਼ੂੰਤੀ ਹੋਵੇ, ਪਹਾੜਾਂ ਵੱਲ ਮੈਨੂੰ ਵਧੀਆ ਲੱਗਦਾ, ਕੋਈ ਪਹਾੜਾਂ ਵੱਲ ਦੱਸੋ ਜੇ suggest ਕਰੋ। ਪਹਾੜਾਂ ਵੱਲ ਤੁਸੀਂ ਉੱਥੇ ਜਾ ਸਕਦੇ ਹੋ ਯਾਰ ਕੀ ਕਹਿੰਦੇ ਉੱਥੇ, ਕਸ਼ਮੀਰ ਘਾਟੀ ਜਾ ਸਕਦੇ ਹੋ ਤੁਸੀਂ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

ਹੋਰ ਯਾਰ ਇੱਕ ਤਾਂ ਨਾ ਯਾਰ ਇਹ ਸਾਰੀਆਂ places ਜਿੱਦਾਂ ਗੋਆ ਹੋ ਗਿਆ, ਠੀਕ ਆ ਮਨਾਲੀ ਹੋ ਗਿਆ ਤੇ ਫਿਰ ਰਹਿਣਾ ਚਾਹੁੰਦੇ ਸ਼ਾਂਤੀ ਗੱਲ ਕਰੀਏ ਅਸੀਂ, ਤੁ ਤੁਸੀਂ ਕਸ਼ਮ~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 ਇੱਥੇ ਤੁਹਾਨੂੰ ਜੇ ਆਪਣੀ ਗੱਲ city ਦੀ ਗੱਲ ਕਰੀਏ ਜੇ ਪੰਜਾਬ ਦੀ ਜਾਂ ਦਿੱਲੀ ਦੀ ਦਿੱਲੀ ਤੁਹਾਨੂੰ ਪਤਾ ਹੀ ਕਿੰਨਾ, ਕਿੰਨਾ ਜ਼ਿਆਦਾ ਪ੍ਰਦੂਸ਼ਣ ਆ ਉੱਥੇ, ਤਾਂ ਉੱਥੇ ਪੇੜ ਕੱਟ ਦਿੰਦੇ ਆ ਸਾਰੇ but ਨਾ ਜੇ ਤੁਸੀਂ ਕੇਰਲਾ ਜਾਓਗੇ south ਵੱਲ

ਗਈ ਹੋਈ ਹਾਂ ਓਦਾਂ ਤਾਂ ਆਪਣਾ personal experience ਤੁਹਾਨੂੰ share ਕਰਦੀ ਪਈ ਹਾਂ, ਉੱਥੇ ਬਹੁਤ ਜ਼ਿਆਦਾ, ਜ਼ਿਆਦਾ ਹਰਿਆਲੀ ਜਿੱਦਾਂ ਕਹਿ ਸਕਦੇ ਹਾਂ nature ਦੇ places ਬਹੁਤ ਆ, ਹਾਂ ਤੇ ਨਾਲੇ ਉੱਥੇ ਮਤਲਬ sea ਵਗ਼ੈਰਾ ਵੀ ਬਹੁਤ ਹੈਗੇ ਆ sea ਵਗ਼ੈਰਾ ਮਤਲਬ ਉੱਥੇ boating ਕਰਨ ਲਈ ਵਧੀਆ ਹੋਣਾ। ਹਾਂਜੀ ਉਹ ਪੈਰੀਆਰ ਕਹਿੰਦੇ ਆ ਉਹਨੂੰ ਤੇ ਉਹ,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 ਹਾਂਜੀ ਹਾਂਜੀ ਬਹੁਤ ਜ਼ਿਆਦਾ ਉੱਥੇ,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

ਜਾ ਸਕਦੇ ਹੋ ਉੱਥੇ, ਉੱਥੇ ਵੀ ਜਾ ਸਕਦੇ ਜੇ ਤਾਂ ਤੁਹਾਨੂੰ nature ਤੋਂ ਪਿਆਰ ਆ ਤੁਸੀਂ ਉੱਥੇ ਜਾਓ, ਤੁਸੀਂ ਨਹੀਂ ਤਾਂ ਲਦਾਖ ਜਾ ਸਕਦੇ ਹੋ।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 ਹਾਂਜੀ ਹਾਂਜੀ ਤੁਸੀਂ ਉੱਥੇ ਚਲੇ ਜਾਓ ਯਾਰ ਕੀ ਕਹਿੰਦੇ ਆ ਉੱਥੇ ਚਲੇ ਆਗਰਾ, ਤਾਜ਼ਮਹਿਲ ਹਾਂ ਆਗਰਾ 'ਚ ਸਿਰਫ਼ ਇੱਕ ਤਾਜ਼ ਮਹਿਲ ਹੀ ਦੇਖਣ ਨੂੰ ਬਾਕੀ, ਕੁਤਬ ਮਿਨਾਰ ਕਿੱਥੇ ਆ, ਉਹ ਵੀ ਸ਼ਾਇਦ ਆਗਰਾ 'ਚ ਹੀ ਹੈ ਨਾ,

ਅੱਛਾ ਅੱਛਾ।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

ਉੱਥੇ ਜਾ ਸਕਦੇ ਹੋ golden temple ਨਹੀਂ ਤਾਂ ਤੁਸੀਂ ਜਲੰਧਰ ਜਾ ਸਕਦੇ ਹੋ, ਉੱਥੇ ਵੀ ਬੜੀ ਵਧੀਆ place ਆ ਇੱਕ ਮੰਦਰ ਜੇ ਤੁਸੀਂ ਮੱਥਾ ਵਗ਼ੈਰਾ ਟੇਕਣਾ, ਉੱਧਰ ਸ਼ਾਂਤੀ ਆ ਉੱਥੇ ਜਾ ਸਕਦੇ ਹੋ ਤੁਸੀਂ ਨਹੀਂ ਤਾਂ ਤੁਸੀਂ ਯਾਰ ਉੱਥੇ ਵੀ ਜਾ ਸਕਦੇ ਹੋ ਬਿਆਸ, ਉਹ ਵੀ ਬਹੁਤ ਵਧੀਆ place ਆ Special ਅਹ special ਤੇ latest ਕੀ ਹੈਗਾ ਹੈ ਉੱਥੇ ਨਾ ਤੁਹਾਨੂੰ ਉਹ ਜਿਹੜਾ phone ਵਗ਼ੈਰਾ ਹੈ ਨਾ ਉਹ ਤੁਹਾਨੂੰ ਅੰਦਰ ਨੀ ਲੈ ਕੇ ਜਾਣ ਦੇ ਸਕਦੇ ਹੈ,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

ਨਹੀਂ ਯਾਰ photo ਵਗ਼ੈਰਾ ਨੀ ਖਿੱਚਣ ਕਿਉਂਕਿ ਤੁਹਾਨੂੰ ਵੀ ਪਤਾ ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਹੈਗੀ ਆ, ਉਹ phones phone 'ਚ ਕਿੰਨੀ ਜ਼ਿਆਦਾ busy ਰਹਿੰਦੀ ਆ, ਇੰਨੀ time ਤੇ ਉੱਥੇ ਜੇ ਤੁਸੀਂ ਬਿਆਸ ਜਾਂਦੇ ਪਏ ਹੋ ਦਰਸਨ ਦਰਸਨ ਕਰਨ ਲਈ ਤੇ ਤੁਹਾਨੂੰ phone ਤੋਂ ਨਜ਼ਰ ਹਟਾ ਕੇ ਰੱਖਣੀ ਪਊਗੀ even ਕਿ ਤੁਸੀਂ ਜੇ ਮੰਨ ਲਓ ਤੁਸੀਂ ਆਪਣੀ family ਨਾਲ ਗਏ ਹੋਏ ਹੋ ਤੇ ਜਿਹੜੇ ਮੁੰਡੇ ਹੁੰਦੇ ਆ, ਉਹਨੂੰ ਅਲੱਗ ਜਾਣਾ ਪਊਗਾ, ਜਿਹੜੀਆਂ ਕੁੜੀਆਂ ਹੁੰਦੀਆਂ ਉਹਨੂੰ ਅਲੱਗ ਜਾਣਾ ਪਊਗਾ। ਹੋਰ ਤੇ ਉੱਥੇ ਇੰਨਾ ਜ਼ਿਆਦਾ ਭੀੜ ਹੋਊਗਾ, ਤੁਸੀਂ ਗੁੰਮ ਵੀ ਸਕਦੇ ਹੋ, ਇੰਨੀ guarantee ਹੈ ਤੇ ਤੁਹਾਨੂੰ ਤੁਹਾਡੇ ਕੋਲ phone ਵੀ ਨੀ ਰਹੂ~ ਰਹੇਗਾ।

ਤੇ ਕਹੀਏ ਸਾਰੀ ਦਿਹਾੜੀ ਅਸੀਂ ਆਪਾ phones ਤੇ ਚੈਟਿੰਗਾਂ ਇਹੀ ਇਹੀ ਕਰਦੇ ਰਹਿ ਜਾਵਾਂਗਾ ਇਹ ਗੱਲ ਹੋ ਜਾਂਦੀ ਆ

ਹਾਂਜੀ ਇਹ ਜੇ ਤੁਸੀਂ ਬਿਆਸ ਜਾਓਗੇ ਤੇ ਤੁਸੀਂ ਸੋਚ ਕੇ ਜਾਇਓ ਤੁਹਾਡੇ ਕੋਲ ਇੱਕ ਵੀ ਨਿਸ਼ਾਨ ਨੀ ਰਹੂਗਾ ਕਿ ਹਾਂ ਮੈਂ ਇੱਕ ਉੱਥੇ ਗਈ ਸੀਗੀ ਬਿਆਸ photo photo ਖਿੱਚੀ ਇਹ ਕੰਮ ਨੀ ਹੋਊਗਾ।

ਮਨਾਲੀ ਫਿਰ ਆਪਣੀ ਗੱਡੀ 'ਚ ਜਾਣਾ ਪੈਣਾ ਕਿਉਂਕਿ ਉੱਥੇ ਆਪਣੇ vehicle ਜ਼ਿਆਦਾ ਜਾਂਦੇ ਆ। ਇਹ ਵੀ ਆ।

ਤੇ ਹੋਰ ਕੋਈ ਦੱਸੋ ਤੁਸੀਂ ਉੱਧਰ south side ਦੱਸੋ ਨਾ south side ਕੁਛ ਹੈਗਾ ਘੁੰਮਣ ਨੂੰ north ਵਿੱਚ ਆਪਣੇ ਆਹ ਹੋ ਗਿਆ ਵਗ਼ੈਰਾ ਹੋ ਗਿਆ ਪਾਸੇ east ਵਾਲੇ ਪਾਸੇ।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 ਜਗ੍ਹਾ ਆ ਯਾਰ ਉਹ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿੱਥੇ ਕਿੱਥੇ ਜਾ ਸਕਦੇ ਹੋ ਤੁਸੀਂ। ਅੱਛਾ ਅੱਛਾ ਤੇ ਤੁਸੀਂ ਰਿਸ਼ੀਕੇਸ਼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 ਬਹੁਤ ਆ ਤੇ ਮੈਂ ਗਈ ਤਾਂ ਨੀ ਹੈਗੀ but ਉੱਥੇ ਸ਼ਾਂਤੀ ਬਹੁਤ ਆ ਰਿਸ਼ੀਕੇਸ਼ 'ਚ

ਬਹੁਤ ਨਹੀਂ ਤਾਂ ਇੱਕ ਗ~ ਕੰਮ ਕਰ ਸਕਦੇ ਹੋ ਤੁਸੀਂ, ਉੱਥੇ ਜਾ ਉਹ ਆਉਂਦੀ ਪਈ ਨਾ ਅਹ ਮਾਰਚ 'ਚ ਲ~ ਉਹ ਕੀ ਕਹਿੰਦੇ ਉਹਨੂੰ ਹੋਲੀ ਆਉਂਦਾ,

ਜਿੱਦਾਂ ਆਪਾਂ movie 'ਚ ਵੇਖਦੇ ਹਾਂ colours ਵਗ਼ੈਰਾ ਏਦਾਂ ਪਲੇਟਾਂ 'ਚ ਪਲੇਟਾਂ 'ਚ ਰੱਖਿਆ ਰਹਿੰਦਾ ਆ same as it is

ਕਹਿੰਦੇ ਬਰਿੰਦਾਬਨ ਦੀ ਹੋਲੀ ਬਹੁਤ famous ਹੁੰਦੀ ਆ।

ਕਹਿੰਦੇ ਆ ਕਿ ਬਰਿੰਦਾਬਨ ਦੀ ਹੋਲੀ ਬਹੁਤ famous ਹੁੰਦੀ ਆ। ਬਹੁਤ ਜ਼ਿਆਦਾ ਮੈਂ ਤਾਂ ਤੁਹਾਨੂੰ ਬੋਲ~ ਅਹ ਦੱਸਣਾ ਭੁੱਲ ਗਈ ਸੀ ਤੁਸੀਂ ਬਰਿੰਦਾਬਨ ਜਾਓ ਮੈਂ ਤਾਂ ਕਹਿੰਦੀ ਹਾਂ, ਉੱਥੇ ਜਾਣ ਲਈ registration ਵਗ਼ੈਰਾ ਤਾਂ ਨੀ ਕਰਵਾਉਣਾ ਪੈਂਦਾ ਕੋਈ ਕੋਈ registration ਨਹੀਂ ਯਾਰ ਇੰਨਾ ਮੰਨ ਲਓ ਤੁਸੀਂ ਅਹ ਇੱਕ ਜਾਣੇ ਤੇ ਨਾ ਸੱਤ ਅੱਠ ਹਜ਼ਾਰ ਦਾ ਖ਼ਰਚਾ ਲੱਗੇਗਾ ਇੱਕ ਜਾਣੇ ਤੇੇ। ਕੋਈ registration ਤਾਂ ਨੀ ਕਰਵਾਉਣਾ ਪੈਣਾ normal ਚਲੇ ਜਾਵਾ। Registration ਵਗ਼ੈਰਾ ਕੁਛ ਨੀ ਕਰਵਾਉਣਾ ਪਊਗਾ, ਤੁਸੀਂ direct ਜਾ ਸਕਦੇ ਹੋ। ਅੱਛਾ ਅੱਛਾ ਫਿਰ ਤਾਂ ਠੀਕ ਆ, ਫਿਰ ਤਾਂ ਜਾਂਦੇ ਹਾਂ ਪਰ

Main 'ਚ ਫਿਰ ਤਾਂ ਨੀਤੂ ਮੈਂ ਸੱਚੀ ਗੱਲ ਦੱਸਾਂ ਤੁਸੀਂ ਮੈਂ ਇਹੀ suggest ਕਰਾਂਗੀ personal experience ਤੁਸੀਂ ਜਾਂ ਤਾਂ south ਵੱਲ ਚਲੇ ਜਾਓ ਜੇ ਤੁਹਾਨੂੰ ਜ਼ਿਆਦਾ ਪਾਸ ਜਾਣਾ ਤੁਸੀਂ golden temple ਚਲੇ ਜਾਓ ਠੀਕ ਆ। ਨਹੀਂ ਤਾਂ ਜਲੰਧਰ ਚਲੇ ਜਾਓ ਉਹ ਵੀ ਤੁਹਾਡੇ ਬਹੁਤ ਨੇੜੇ ਪਊਗਾ ਜਲੰਧਰ ਚਲੇ ਜਾਂ ਤਾਂ golden temple ਚਲੇ ਜਾਓ, ਓਦਾਂ ਚੰਡੀਗੜ੍ਹ 'ਚ ਵੀ ਬਹੁਤ ਜ਼ਿਆਦਾ places ਆਂ ਘੁੰਮਣ ਨੂੰ ਤੁਸੀਂ ਉੱਥੇ ਵੀ ਜਾ ਸਕਦੇ ਹੋ।

ਹਾਂ ਚੰਡੀਗੜ੍ਹ ਵੀ ਬਹੁਤ ਜ਼ਿਆਦਾ places ਆਂ ਬਹੁਤ ਜ਼ਿਆਦਾ ਘੁੰਮ ਸਕਦੇ ਹੋ, ਦਿੱਲੀ ਵੀ ਤੁਸੀਂ ਜਾ ਸਕਦੇ ਹੋ, ਉੱਥੇ ਵੀ ਤੁਸੀਂ ਅਹ ਕੁਤਬ ਮਿਨਾਰ ਜੋ ਵੀ ਤੁਹਾਨੂੰ ਦੇਖਣਾ ਉਹ ਵੀ ਦੇਖ ਸਕਦੇ ਹੋ। ਦਿੱਲੀ ਦਾ ਲਾਲ ਕਿੱਲਾ ਜ਼ਿਆਦਾ famous ਹੈ, ਗੁਰਦੁਆਰਾ ਹੈ ਚਲੋ ਠੀਕ ਹੈ ਫਿਰ ਮੈਂ ਦੇਖਦੀ ਹਾਂ ਤੇ ਤੁਹਾਨੂੰ ਦੱਸਦੀ ਹਾਂ decide ਕਰਕੇ ਹਾਂ ਤੁਹਾਨੂੰ ਪਹਿਲਾਂ ਤਾਂ ਮੈਂ ਇਹੀ ਕਹਾਂਗੀ ਤੁਸੀਂ ਇਸ ਵਾਰੀ ਬਰਿੰਦਾਬਨ ਜਾਓ ਉਹ ਜ਼ਿਆਦਾ ਵਧੀਆ place ਆ, ਓਦਾਂ ਤੁਹਾਨੂੰ ਇੰਨੀ ਚੀਜ਼ਾਂ suggest ਕੀਤਾ, ਤੁਸੀਂ ਕੀ

ਉੱਥੇ ਜ਼ਿਆਦਾ ਵਧੀਆ ਰਹੇਗਾ, ਤੁਸੀਂ ਬਰਿੰਦਾਬਨ ਜਾਓ ਇਸ ਵਾਰੀ।

ਹਾਂਜੀ sir ਮੇਰਾ ਨਾਮ ਪੂਜਾ ਹੈ ਔਰ ਮੈਂ ਪੰਜਾਬ ਮੈਂ ਪੰਜਾਬ ਤੋਂ ਹੀ belong ਕਰਦੀ ਹਾਂ ਮੈਂ ਮੇਲੇ ਤੇ ਤਿਉਹਾਰਾਂ ਬਾਰੇ ਦੱਸਾਂਗੀ ਪੰਜਾਬ ਦੇ ਠੀਕ ਹੈ ਜੀ ਮੇਲਿਆਂ ਵਿੱਚ ਜਾਤੀ ਖੁੱਲ ਕੇ ਸਾਹ ਲੈਂਦੀ ਹੈ ਤੇ ਲੋਕ ਪ੍ਰਤਿਭਾ ਨਿਖਰਦੀ, ਚਰਿੱਤਰ ਦਾ ਨਿਰਮਾਣ ਹੁੰਦਾ ਹੈ, ਮਨ-ਪਰਚਾਵੇ ਦੇ ਮੇਲ-ਜੋਲ ਲਈ ਸਮੂਹਿਕ ਵਸੀਲੇ ਨੂੰ ਮੇਲਾ ਕਿਹਾ ਜਾਂਦਾ ਹੈ ਮੇਲੇ ਧਾਰਮਿਕ ਤੇ ਕਲਾਤਮਿਕ ਭਾਵਾਂ ਦੀਆਂ ਤ੍ਰਿਪਤੀ ਕਰਦੇ ਹਨ। ਇਹਨਾਂ ਵਿੱਚ ਜਾਤੀ ਦਾ ਸਮੁੱਚਾ ਤਾਲ-ਬੱਧ ਹੋ ਸਕਦਾ ਹੈ, ਨੱਚਦਾ ਇਕਸਰ ਹੋ ਜਾਂਦਾ ਹੈ ਤੇ ਗੂੰਜਦਾ ਹੈ ਠੀਕ ਹੈ ਜੀ।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 ਆਏ ਹੀ ਦੁਨੀਆਂ ਵਿੱਚ ਮੇਲਾ ਮਨਾਉਣ ਹਨ ਜਿੱਥੇ ਚਾਰ ਛੇ ਪੰਜਾਬੀ ਜੁੜ ਜਾਣ, ਉਹ ਤੁਰਦਾ ਫਿਰਦਾ ਹੀ ਮੇਲਾ ਬਣ ਜਾਂਦਾ ਹੈ ਪਰ ਜਦੋਂ ਸੁਚ-ਮੁੱਚ ਹੀ ਕੋਈ ਤਿਉਹਾਰ ਜਾਂ ਮੇਲਾ ਹੋਵੇ,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 ਮੇਲੇ ਵਿੱਚ ਸੱਚ-ਮੁੱਚ ਲਾੜਾ ਬਣਿਆ ਫਿਰਦਾ ਹੈ ਉਸ ਦਾ ਨਿਜ ਘੋੜੀ ਚੜਿਆ ਹੁੰਦਾ ਹੈ ਮੇਲੇ ਦਾ ਹਰ ਦ੍ਰਿਸ ਮਨਮੋਹਣਾ ਤੇ ਲੁਭਾਉਣਾ ਹੁੰਦਾ ਹੈ ਸੱਭਿਆਚਾਰਿਕ ਪ੍ਰਤੀ-ਨਿਧਤਾ ਵੀ ਕਰਦਾ ਹੈ ਪੰਜਾਬੀ ਹਰ ਪੁਰਬ ਤੇ ਮੇਲੇ ਉੱਤੇ ਕੋਈ ਨਵੀ ਚੀਜ਼ ਜਰੂਰ ਖਰੀਦਦੇ ਹਨ ਕਿਸੇੇ ਲਈ ਹਰ ਮੇਲੇ ਵਿੱਚ ਇੱਕ ਭਰਪੂਰ ਬਜ਼ਾਰ ਉੱਭਰਦਾ ਆਉਦਾ ਹੈ, ਜਿੱਥੇ ਖਾਣ-ਪੀਣ ਦੀਆਂ ਵੰਨ-ਸਵੰਨੀਆਂ ਚੀਜ਼ਾ ਦੇ ਨਾਲ ਨਿੱਤ ਵਰਤੋਂ ਦੀ ਇੱਕ ਸੁੱਕ ਚੂੜੀਆਂ, ਵੰਗਾਂ, ਹਾਰ ਸ਼ਿੰਗਾਰ ਤੇ ਖਿਡੋਣਿਆਂ ਆਦਿ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ ਇਲਾਕੇ ਦੇ ਕਲਾਕਾਰ ਤੇ ਸ਼ਿਲਪੀ ਆਪੋ ਆਪਣੀਆਂ ਕਲਾ ਦੀਆਂ ਸੁੰਦਰ ਕ੍ਰਿਤਾਂ, ਮੇਲੇ ਵਿੱਚ ਲਿਆਉਂਦੇ ਹਨ ਪੰਜਾਬ ਦੇ ਬਹੁਤ ਮੇਲੇ ਮੌਸਮਾਂ, ਰੁੱਤਾਂ ਅਤੇ ਤਿਉਹਾਰਾਂ ਨਾਲ ਸੰਬੰਧਿਤ ਹਨ। ਮੋਸਮੀ ਮੇਲੇ, ਜੋ ਮਨੁੱਖੀ ਦਾ ਮਨ ਦੀ ਕੁਦਰਤ ਨਾਲ ਇਕਸੁਰਤਾ ਦੇ ਪ੍ਰਤੀਕ ਹਨ, ਰੁੱਤਾਂ ਦੇ ਬਦਲਦੇ ਗੇੜ ਵਿੱਚੋਂ ਜਨਮੇਂ ਹਨ ਹਰ ਨਵੀਂ ਰੁੱਤ ਆਪਣੇ ਆਪ ਨਵੇਂ, ਪ੍ਰਤੀਕਿਰਿਆ ਵਾਤਾਵਰਨ ਨੂੰ ਲਿਆਉਦੀ ਹੈ, ਕੋਈ ਜੀਵਨ ਵਿੱਚ ਨਵਾਂ ਸਾਹਸ ਭਰਦੀ ਹੈ, ਰੁੱਤਾਂ ਵਿੱਚ ਸਭ ਤੋਂ ਮਿੱਠੀ ਤੇ ਸੋਹਣੀ ਰੁੱਤ ਬਸੰਤ ਦੀ ਕਹੀ ਜਾਂਦੀ ਹੈ ਇਹ ਸੁਹਾਵਣੀ ਰੁੱਤੇ ਮਾਘ ਸੁਦੀ ਪੰਜ

ਛੇਹਣੇ ਦੀ ਬਸੰਤ ਪੰਚਮੀ ਖਾਸ ਪ੍ਰਸਿੱਧ ਹੈ ਦੇਸ ਵੰਡ ਤੋਂ ਪਹਿਲਾਂ ਬਸੰਤ ਦਾ ਇੱਕ ਵੱਡਾ ਮੇਲਾ ਹਕੀਕਤ ਰਾਇ ਦੀ ਸਮਾਧ ਉੱਤੇ, ਲਾਹੋਰ ਵਿੱਚ ਲੱਗਦਾ ਹੁੰਦਾ ਸੀਗਾ। ਫੱਗਣ ਮਹੀਨੇ ਵਿੱਚ ਹੋਲੀ ਹੋ~ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਸੀ ਹੋਲੀ ਰੰਗਾਂ ਦਾ ਤਿਉਹਾਰ ਹੈ ਕਹਿੰਦੇ ਹਨ ਕਿ ਰੰਗਾਂ ਵਿੱਚ ਕੁਦਰਤ ਵਸਦੀ ਹੈ ਤੇ ਕੁਦਰਤ ਵਿੱਚ ਰੱਬ ਵੱਸਦਾ ਹੈ। ਰੰਗਾਂ ਨਾਲ ਖੇਡਦਾ ਪੰਜਾਬੀ ਕੁਦਰਤ ਤੇ ਰੱਬ ਦੋਹਾਂ ਨਾਲ ਇਕਸੁਰ ਹੋ ਜਾਂਦਾ ਹੈ ਇਹ ਤਿਉਹਾਰ ਪ੍ਰਾਚੀਨ ਕਾਲ ਤੋ ਚਲਿਆ ਆ ਰਿਹਾ ਹੈ, ਜਿਸ ਵਿੱਚ ਹਰ ਯੁਗ ਲਈ ਵਿਸ਼ਵਾਸ ਤੇ ਧਾਰਮਿਕ ਅੰਸ ਰਚਾਂਦਾ ਹੈ, ਜਿਸ ਕਰਕੇ ਇਸਦਾ ਮੂਲ ਸਰੂਪ ਨਿਰਧਾਰਤ ਕਠਨ ਹੋ ਗਿਆ ਹੈ ਕਈ ਹੋਲੀ ਹੋਰ ਪੁਰਾਣਿਕ ਕਾਲ ਤੋਂ ਪ੍ਰਹਿ~ ਪ੍ਰਹਿਲਾਦ ਭਗਤ ਦੀਆਂ ਕਥਾ ਨਾਲ ਜੋੜਦੇ ਹਨ।

ਆਨੰਦਪੁਰ ਸਾਹਿਬ ਵਿੱਚ ਇੱਕ ਦਰਬਾਰ ਸਜਾਇਆ ਕਰਦੇ ਸਨ ਜਿਸ ਵਿੱਚ ਸੂਰਮੇ ਇਕੱਠੇ ਹੋ, ਹੋ ਕੇ ਸ਼ਸਤਕਾਰਾਂ ਦੇ ਕਰਤੱਬ ਦਿਖਾਉਂਦੇ ਹਨ ਅਤੇ ਗੁਰੂ ਜੀ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 ਰੁੱਤ ਦਾ ਆਪਣਾ ਸਵਾਦ ਹੈ, ਇਸ ਸਹਾਵਣੀ ਰੁੱਤੇ ਦੀਆਂ ਮੋਸਮੀ ਮੇਲੇ ਲਗਦੇ ਹਨ, ਨਵੀਆਂ ਵਿਆਹੀਆਂ-ਵਰ੍ਹੀਆਂ ਕੁੜੀਆਂ ਇਸ ਤਿੱਥ ਤੇ ਉਡੀਕ ਖਾਸ ਉਤਸੁਕਤਾ ਨਾਲ ਕਰਦੀਆਂ ਹਨ। ਤੀਆਂ ਦਾ ਮੇਲਾ ਹਰ ਪਿੰਡ ਵਿੱਚ ਲਗਦਾ ਹੈ, ਜੇ ਹੋਰ ਕੁੱਝ ਨਹੀ ਤਾਂ ਪਿੰਡ ਦੀਆਂ ਕੁੜੀਆਂ, ਪਿਪਲਾਂ ਦੇ ਹੇਠਾਂ ਪੀਂਘਾਂ ਪਾ ਕੇ ਝੂਟਦੀਆਂ ਹਨ ਤੇ ਤੀਆਂ ਦੇ ਗੀਤ ਗਾਉਦੀਆਂ, ਮੇਲਾ ਰਚ ਲੈਂਦੀਆਂ ਹਨ ਪੰਜਾਬ ਦੇ ਕੁੱਝ ਮੇਲੇ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਸਰਪ ਪੂਜਾ ਦੇ ਦੇਣ ਨਾਲ ਹਨ ਪੁਰਾਣ ਪੁਰਾਣੀਆਂ ਕਥਾਵਾਂ ਅਨੁਸਾਰ ਧਰਤੀ ਸ਼ੇਸ਼ਨਾਗ ਦੇ ਫਣਾਂ ਦੇ ਉੱਤੇ ਖੜੀ ਹੋਈ ਹੈ ਪਰਲੋ ਵੇਲੇ ਵਿਸ਼ਨੂੰ ਭਗਵਾਨ ਸ਼ੇਸ਼ਨਾਗ ਦੀ ਸੇਜ ਉਤੇ ਹੀ ਵੀ ਨਿਵਾਸ ਕਰਦੇ ਹਨ ਅਤੇ ਸ਼ੇਸ਼ਨਾਗ ਆਪਣੇ ਹਜ਼ਾਰ ਫਣਾਂ ਨਾਲ ਇਹ ਵਿਸ਼ਨੂੰ ਦੇ ਸਿਰ ਉੱਤੇ ਛਤਰ ਵਾਂਗ ਝੂਲਦਾ ਹੈ।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

ਇਹਨਾਂ ਮੇਲਿਆਂ ਨੂੰ ਨਾਗ ਮਾਹਾਂ ਵੀ ਕਿਹਾ ਜਾਂਦਾ ਹੈ ਗੁੱਗੇ ਨਾਲ ਸੰਬੰਧਿਤ ਕੁੱਝ ਮੇਲੇ ਹਨ, ਉਹਨਾਂ ਬਾਰੇ ਦੱਸਣਾ ਚਾਹਾਂਗੀ, ਵਰਖਾ ਰੁੱਤ ਦੇ ਕੁੱਝ ਮੇਲੇ ਗੁੱਗੇ ਨਾਲ ਸੰਬੰਧਿਤ ਹਨ, ਗੁੱਗੇ ਦੀ ਪੂਜਾ, ਅਸਲ ਵਿੱਚ ਸਰ~ ਸਰਪ-ਪੂਜਾ ਦਾ ਹੀ